ਇਹ ਸਲੌਤਰਾ ਆਟੋ ਸਪੇਅਰ ਪਾਰਟ ਹੈ ਔਰ ਅਨਿਲ ਚੋਪੜਾ ਜਿਹੜੇ ਕੀ ਮਾਲਿਕ ਹੈਗੇ ਆ ਜਿਹਨਾਂ ਨੇ ਆਪਣਾ ਜਿਹੜਾ ਮੋਬਾਈਲ ਨੰਬਰ --

ਇਹ ਇੱਕ ਝੀਲ ਦਿਖਾਈ ਦੇ ਰਹੀ ਹੈ ਔਰ ਝੀਲ ਦੇ ਵਿੱਚ ਇੱਕ ਵੱਡਾ ਪੱਥਰ ਹੈ ਔਰ ਪੱਥਰ ਦੇ ਉੱਪਰ ਇੱਕ ਆਦਮੀ ਜਿਹੜਾ --

ਆ ਨਹਿਰ ਦਿਖਾਈ ਦੇ ਰਹੀ ਹੈ ਨਹਿਰ ਨੂੰ ਦੇਖ ਰਿਹਾ ਔਰ ਨਹਿਰ ਦੇ ਵਿੱਚ ਇੱਕ ਰਸਤਾ ਜਿਹੜਾ ਆਉਂਦਾ ਉਹ ਰਸਤੇ ਦੇ ਵਿੱਚ ਆ ਜਿਹੜਾ ਰਾਸਤਾ ਸੜਕ ਆ ਰਹੀ ਹੈ।

ਇੱਕ ਨਦੀ ਦਿਖਾਈ ਦੇ ਰਹੀ ਹੈ ਔਰ ਨਦੀ ਦੇ ਕਿਨਾਰੇ ਚ ਕਿਨਾਰਿਆਂ ਦੇ ਸਾਈਡਾਂ ਜਿਹੜੇ ਗਰੀਨਰੀ ਹ ਔਰ ਵੱਡੇ ਵੱਡੇ ਜਿਹੜੇ ਪੱਥਰ ਐ।

ਨਦੀ ਦਾ ਪਾਣੀ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਜਿੱਸ ਤਰ੍ਹਾਂ ਨਦੀ ਦਾ ਪਾਣੀ ਇੱਕ ਜਗ੍ਹਾ ਤੇ ਰੁੱਕਿਆ ਹੋਇਆ ਹੈ ਔਰ ਨਦੀ ਜਿਹੜੀ ਹੈ ਕਾਫੀ ਵੱਡੀ ਹੈ ਔਰ ਇਹਦੇ ਸਾਈਡਾਂ ਤੇ ਕਾਫੀ ਜਿਹੜੀ ਗ੍ਰੀਨ --

ਦਾ ਜਿਹੜਾ ਬਣਾਇਆ ਗਿਆ ਹੈ ਔਰ ਇਸਨੂੰ ਫੁੱਲਾਂ ਦੇ ਨਾਲ ਜਿਹੜਾ ਸਜਾਇਆ ਗਿਆ ਹੈ ਔਰ ਇਹ ਜਿਹੜਾ ਪੈਲੇਸ ਹੈ ਉਸ ਦਾ ਜਿਹੜਾ ਐਂਟਰੈਂਸ ਹੈ --

ਡੀ_ਜੇ ਜਿਹੜਾ ਫਲੋਰ ਹੁੰਦਾ ਉਹ ਫਲੋਰ ਵ੍ਹਾਈਟ ਤੇ ਬਲੈਕ ਕਲਰ ਦੇ ਵਿੱਚ ਆ ਔਰ ਡੀ_ਜੇ --

ਸ਼ੋਪ ਹੈ ਜਿਸਦੇ ਵਿੱਚ ਇਹ ਟੂਲ ਕਿੱਟ ਜਿਸਦੇ ਵਿੱਚ ਪਲਾਸ ਜਿਹੜਾ ਪਲਾਇਰ --

ਇਹ ਇੱਕ ਛੱਤ ਦਿਖਾਈ ਦੇ ਰਹੀ ਹੈ ਜਿੱਸਦੇ ਵਿੱਚ ਲੈਂਟਰ ਦੀ ਜਿਹੜੀ ਹੈ ਓਹ ਤਿਆਰੀ ਕੀਤੀ ਜਾ ਰਹੀ ਹੈ।

ਅ ਇਸਦੇ ਵਿੱਚ ਰੱਖੀ ਦਾ ਹੈ ਔਰ ਇਹ ਤੁਸੀ ਦੇਖ ਸਕਦੇ ਹੋ ਸ਼ਾਮਿਆਨਾ ਹੈ ਬਾਹਰ ਜਿਹੜੇ ਮੋਟਰਸਾਈਕਲ ਖੜਿਆ ਹੈ।

ਹੋਰ ਪਰਸਨ ਵਾਸਤੇ ਇਹ ਟੇਬਲ ਜਿਹੜੇ ਆ ਲਗਾਏ ਗਏ ਆ ਔਰ ਕਾਫੀ ਲਾਈਟਾਂ ਦੇ ਨਾਲ ਇਹਨੂੰ ਜਿਹੜਾ ਡੈਕੋਰੇਟ --

ਔਰ ਇਹ ਇਹਨਾਂ ਦਾ ਐਂਟਰੈਂਸ ਹੈ ਸਾਹਮਣੇ ਇੱਕ ਬਾਈਕ ਖੜ੍ਹੀ ਹੈ ਔਰ ਇਸਦੇ ਨਾਲ ਇੱਕ ਵਾਟਰ ਕੂਲਰ ਪਾਣੀ ਪੀਣ ਵਾਸਤੇ ਰੱਖਿਆ ਹੈ।

ਔਰ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪਲਾਂਟ ਆ ਇਹ ਨਰਸਰੀ ਦਿਖਾਈ ਦੇ ਰਹੀ ਆ ਯਾਨੀ ਕਿ ਨਰਸਰੀ ਪਲਾਂਟ ਖਰੀਦ ਸਕਦੇ ਹੈ।

ਇਹ ਇੱਕ ਹਾਰਡਵੇਅਰ ਸਟੋਰ ਹੈ ਜਿਸਦੇ ਵਿੱਚ ਹਾਰਡਵੇਅਰ ਦਾ ਜਿਹੜਾ ਸਮਾਨ ਹੈ ਉਸਨੂੰ ਅਲੱਗ-ਅਲੱਗ ਸਾਇਜ ਦੇ ਨਾਲ ਜਿਹੜਾ ਫਰੰਟ --

ਨਾਲ ਵਾਲ ਦੇ ਨਾਲ ਇੱਕ ਸੀਨਰੀ ਜਿਹੜੀ ਲਗਾਈ ਗਈ ਹੈ ਔਰ ਅਮੂਲ ਆਈਸਕਰੀਮ ਦਾ ਜਿਹੜਾ ਇੱਥੇ ਫਰੀਜ਼ਰ ਹੈ ਔਰ ਨਾਲ ਹੀ --

ਸੜਕ ਤੋਂ ਜਿਹੜੇ ਆ ਮੂਵ ਓਨ ਕਰ ਰਹੇ ਆ ਔਰ ਇਹ ਇੱਕ ਏ_ਟੀ_ਐਮ ਮਸ਼ੀਨ ਆ ਜਿਹੜੀ ਕਿ ਭਾਰਤੀ ਡਾਕ ਸੇਵਾਵਾਂ ਵੱਲੋਂ ਜਿਹੜਾ ਲਗਾਇਆ ਗਿਆ--

ਦੋਨਾਂ ਸਾਈਡਾਂ ਦੇ ਜਿਹੜੇ ਬਲੋਕ ਬਣੇ ਦੇ ਜਿਹਦੇ ਚ ਅੰਤਿਮ ਸੰਸਕਾਰ ਕੀਤਾ ਜਾਂਦਾ ਔਰ ਸਾਹਮਣੇ ਜਿਹੜੇ ਲੋਕਾਂ ਦੇ ਬੈਠਣ ਵਾਸਤੇ ਜਗ੍ਹਾ ਬਣਾਈ --

ਦਸਿਆ ਗਿਆ ਐ ਜਿਸ ਤਰ੍ਹਾਂ ਕਿ ਗਿਵ ਯੋਅਰ ਬਾਇਕ ਥ੍ਰੀ ਏਕਸ ਤੇ ਉਸ ਦੇ ਵਿੱਚ ਕੈਸਟਰੋਲ ਤੇਲ ਦੀ ਐ_ਡ ਦਿੱਤੀ ਐ।

ਕਾਰ ਖੜੀ ਹੈ ਔਰ ਇੱਥੇ ਜਿਹੜੇ ਲੋਕੀ ਹੈ ਉਹ ਪਲਾਂਟ ਵਗੈਰਾ ਖਰੀਦਣ ਦੇ ਲਈ ਨਰਸਰੀ ਦੇ ਵਿੱਚ ਅਕਸਰ ਆਉਂਦੇ ਆ ਪਲਾਂਟ ਖਰੀਦਣ ਦੇ ਲਈ।

ਇਹ ਇੱਕ ਪੁਰਾਣਾ ਪੁੱਲ ਜਿਹੜਾ ਦਿਖਾਈ ਦੇ ਰਿਹਾ ਔਰ ਜਿਸਦੀ ਰਾਈਟ ਸਾਈਡ ਤੇ ਜਿਹੜਾ ਨਦੀ ਦਾ ਪਾਣੀ ਦਿਖਾਈ ਦੇ ਰਿਹਾ ਔਰ ਬਹੁਤ ਹੀ ਵੱਡੀ ਨਦੀ ਹੈ।

ਔਰ ਇਸਦੇ ਅ ਸਾਈਡਾਂ ਤੇ ਜਿਹੜੀ ਗਰੀਨਰੀ ਐ ਔਰ ਇੱਥੋਂ ਦੀ ਜਿਹੜਾ ਆਸਮਾਨ ਜਿਹੜਾ ਪੂਰਾ --

ਕਲੀਅਰ ਦਿਖਾਈ ਦੇ ਰਹੇ ਐ ਔਰ ਜਿਹੜਾ ਪੁੱਲ ਐ ਇਹ ਪੁੱਲ ਬਹੁਤ ਹੀ ਪੁਰਾਨਾ ਹੈ ਔਰ ਜਿਸਦੇ ਸਾਈਡਾਂ ਤੇ ਬਹੁਤ ਜਿਹੜਾ ਘਾਹ ਦੀ ਪਰ --

ਔਰ ਇੱਕ ਛੋਟਾ ਗਾਰਡਨ ਹੈ ਜਿਸ ਦੇ ਵਿੱਚ ਸਾਈਡਾਂ ਤੇ ਜਿਹੜੇ ਰਸਤੇ ਬਣੇ ਹੋਏਦੇ ਹੈ।

ਛੋਟੀਆ ਛੋਟੀਆਂ ਦੁਕਾਨਾਂ ਜਿਹੜੀਆਂ ਬਣੀਦੀਆਂ ਔਰ ਇਹ ਇੱਕ ਚੌਰਾਹਾ ਪੈ ਰਿਹਾ ਜਿਸ ਦੇ ਵਿੱਚ ਲੋਕੀ ਆ ਰਹੇ ਤੇ ਜਾ ਰਹੇ ਨੇ।

ਪੜੇ ਹਨ ਤੇ ਆਪਣਾ ਜਿਹੜਾ ਸਮਾਨ ਹੈ ਇਹ ਬੇਚ ਰਹੇ ਹਨ ਇਸ ਪਿਕਚਰ 'ਚ।

ਇਹ ਮਾਤਾ ਦੀ ਜਿਹੜੀ ਇਹ ਪਿਕਚਰ ਦਿਖਾਈ ਦੇ ਰਹੀ ਹੈ ਔਰ ਲਾਗੇ ਜਿਹੜੇ ਹੈ ਓਹਨਾਂ ਦਾ --

ਤੇ ਇੱਕ ਝੂਲਾ ਲੱਗਿਆ ਬੱਚਿਆਂ ਵਾਸਤੇ ਜੀ ਜਿਸ ਦੇ ਵਿੱਚ ਇੱਕ ਸਾਈਡ ਤੇ ਸੀੜੀਆਂ ਔਰ ਬੈਕ ਟੂ ਬੈਕ ਜਿਹੜਾ ਝੂਲਾ ਜਿਹੜਾ ਲੱਗੇ ਦਾ ਐ।

ਕਰ ਰਹੇ ਹੈ ਔਰ ਆਪਣਾ-ਆਪਣਾ ਸਮਾਨ ਜਿਹੜਾ ਸਾਈਡ ਤੇ ਰੱਖ ਕੇ ਕੁਝ ਜਿਹੜੇ ਇਸ਼ਨਾਨ ਕਰਨ ਨੂੰ ਜਾ ਰਹੇ ਹੈ ਤੇ ਕੁਝ ਲੋਕ ਜਿਹੜੇ ਐ --